ਹਲੇ ਤਾਂ ਓਹਨੂੰ ਮੈਂ ਦਸਿਆ ਵਾਂ, ਮੈਂ ਕਿਹਾ ਮੈਂ ਮਸਾਹਪੂਰੇ ਆਈ ਆ

ਹੋਰ? ਬਸ ਠੀਕ ਆ ਤੁਸੀਂ ਸੁਣਾਓ, ਕਿੱਦਾਂ ਹਾਲ ਆ? ਮੈਂ ਕਿਹਾ ਸਾਡੀਆਂ ਧੀਆਂ ਨੇ ਵਹ ਵੀਹ ਦਿਨ ਹੋ ਚਲ ਐ ਫੋਨ ਈ ਨੀ ਕਰਦੀਆਂ ਕਰਦੀਆਂ ਫੋਨ, ਮੁੰਡਾ ਤੇ ਨਹੀਂ ਕਰਦਾ ਭੈਣਜੀ ਅਹ ਮੁੰਡੇ ਨੇ ਨੀ ਕਰਨਾ, ਮੁੰਡਾ ਲੜ੍ਹ ਪਿਆ ਮੇਰੇ ਨਾਲ, ਉਹ ਨੀ ਫੋਨ ਕਰਦਾ, ਤੇ ਧੀਆਂ ਵੀ ਨੀ ਕਰਦੀਆਂ ਭੈਣਜੀ ਇਹੋ ਹੀ ਹਾਲ ਹੈ, ਸਾਰੇ ਹੋਇਆ ਆ

ਹਾਂ, ਲੋਕੀ ਕਹਿੰਦੇ ਨਾ ਨਹੀਂ ਆ ਗੰਨਾ ਖਰਾਬ ਸੀਗਾ ਆਹੋ ਪੂਰਾ ਕਮਾਦ ਹੀ ਖਰਾਬ ਹੈ, ਚਲੋ ਹਮ ਟੈਮ ਕੱਢਣਾ ਆ ਕੱਢੀ ਜਾਂਦੇ ਹਾਂ ਭੈਣਜੀ

ਚੁੱਪ ਕਰਕੇ ਬਸ ਕਰੀ ਜਾਓ, ਰੱਬ ਨੇ ਸਭ ਕੁਝ ਠੀਕ ਠਾਕ ਆ, ਜਿਹੜਾ ਕੋਈ ਤੁਰਦਾ ਫਿਰਦਾ ਨਾ, ਓਹਦੇ ਵਰਗੀ ਕੋਈ ਰੀਸ ਐ ਨੀ ਭੈਣ ਮੇਰੀਏ ਹਾਂ ਚਲੋ ਮਹਾਰਾਜ ਨੇ ਸਾਨੂੰ ਤੁਰਦੇ ਫਿਰਦੇ ਰੱਖਿਆ ਆ, ਇੱਦਾਂ ਹੀ ਮਹਾਰਾਜ ਤੁਰਦੇ ਫਿਰਦੇ ਰੱਖੇ, ਕਿਸੇ ਦਾ ਹੱਥ ਨਾ ਲਵਾਵੇ ਬਾਸ ਇਹੋ ਹੀ ਤੰਦਰੁਸਤੀ ਬੜੀ ਹੈ ਬਸ ਜੀ ਤੰਦਰੁਸਤੀ ਇਹੋ ਹੀ ਬਹੁਤ ਆ ਜਿਹੜਾ ਨਾ ਅਸੀਂ ਤੁਰੇ ਫਿਰਦੇ ਐ

ਖਾਲਾਂਗੇ, ਕਿਹੜੀ ਭੁੱਖ ਲਗੀ ਇੰਨੀ

ਕਹਿੰਦੇ ਸ਼ੂਗਰ ਆਲੇ ਨੂੰ ਜ਼ਿਆਦਾ ਭੁੱਖ ਲਗਦੀ ਐ? ਆਹੋ ਮੇਨੂੰ ਲਗਦੀ ਹੈ ਉੱਦਾਂ ਭੁੱਖ ਜ਼ਿਆਦਾ, ਮੈਂ ਤਿੰਨ ਬਾਰੀ ਰੋਟੀ ਖਾਲਾਂ, ਤੇ ਦੁਪਹਿਰੇ ਮੈਂ ਓਥੇ ਚਰਚ ਚ ਤਿੰਨ ਫੁਲਕੇ ਖਾਲੇ

ਓਥੇ ਲੰਗਰ ਲੱਗਾ ਸੀ ਲੰਗਰ ਲੱਗਾ ਸੀ

ਤੇ ਓਹੋ ਸੀਗੇ, ਛੋਲੇ ਤਾਂ ਓਹ ਨਾਲ ਸੀਗਾ ਪਨੀਰ

ਤਾਂ ਸਬਜ਼ੀ ਤਾ ਉੱਦਾਂ ਮੈਨੂੰ ਸਵਾਦ ਲੱਗੀ, ਮੈਂ ਤਿੰਨ ਫੁਲਕੇ ਖਾ ਗਈ ਓਹਦੇ ਨਾਲ

ਤੇ ਨਾਲੇ ਸਾਡੇ ਪ੍ਰਭੂ ਦਾ ਸੀ, ਉਹ ਤਾ ਮੈਂ ਖਾਣਾ ਹੀ ਖਾਣਾ ਸੀ, ਚਾਹੇ ਚੌਲ ਹੁੰਦੇ ਤੇ ਚਾਹੇ

ਉਹ ਖਾਣਾ ਜ਼ਰੂਰੀ ਹੁੰਦਾ

ਪ੍ਰਭੂ ਦੇ ਵਿਚ ਜਾਂਦੇ ਐ ਨਾ ਚਰਚ ਵਿਚ ਓਹਨਾ ਨੂੰ ਖਾਣਾ ਹੀ ਪੈਂਦਾ ਆ, ਭੈਣਜੀ ਕੁਛ ਵੀ ਹੋਵੇ ਸਲਾਮ ਦੁਆ ਵੀ ਕਹਿਣੀ ਪੈਂਦੀ ਆ, ਓਹਨਾ ਨੂੰ ਰੋਟੀ ਪਾਣੀ ਸਭ ਕੁਝ ਖਾਣਾ ਪੀਣਾ ਪੈਂਦਾ ਆ, ਭੈਣਜੀ ਪਰ ਜਿਹੜੇ ਖੁਦਾ ਦੇ ਵਿਚ ਆ ਨਾ, ਓਹਨਾ ਨੂੰ ਕਿਸੇ ਗੱਲ ਦੀ ਕਮੀ ਨੀ ਹੁੰਦੀ

ਹਾਂ ਸ਼ਰੀਰ ਚਲਦਾ ਈ ਰਹਿੰਦਾ ਦੇਖਲੋ, ਕੱਲ ਤੁਹਾਨੂੰ ਮੈਂ ਦਸਿਆ ਸੀ ਸ਼ੂਗਰ ਦੇ ਨਾਲ ਮੈਨੂੰ ਗੋਲੀ ਖਾਣੀ ਪੈਂਦੀ ਸੀ ਪਰ ਮੇਰੀ ਕਲ ਦੀ ਓਹਨੇ ਦਵਾਈ ਵੀ ਛਡਾਈ, ਮੈਂ ਓਹਦੇ ਅੱਗੇ ਹੱਥ ਜੋੜੇ ਸੀ, ਮੈਂ ਕਿਹਾ ਪ੍ਰਭੂ ਮੇਰੇ ਤੋਂ ਦਵਾਈ ਨੀ ਖਾ ਹੁੰਦੀ ਏਨੀ ਤੇ ਮੈਂ ਪ੍ਰਭੂ ਨੂੰ ਕਿਹਾ ਮੈਂ ਕਿਹਾ ਮੈਂ ਕਿੱਦਾਂ ਖਾਵਾਂ ਏਨੀਆਂ ਗੋਲੀਆਂ ਰੋਜ਼?

ਹਾਂ ਵੇਖਲੋ ਤੁਸੀਂ ਏ ਮੇਰੀ ਗਵਾਹੀ ਐ ਹੋਰ ਤੁਹਾਡੀ ਲਟਕੀ ਨੇ ਕੀ ਕਿਹਾ ਸੀ?

ਹਾਂ ਤੇ ਮੈਂ ਨੀ ਸੀ ਤੇਰੀ ਓਹਨੇ ਏ ਵੀ ਗੱਲ ਕਹੀ ਸੀ ਭੈਣਜੀ ਨਾਲ, ਪਈ ਜੋ ਮਰਜੀ

ਤੇ ਭੈਣ ਜੀ ਤੁਹਾਡਾ ਸਾਡਾ ਯਸ਼ੁ ਨਾਲ ਹੈ ਸਾਨੂ ਨੀ ਕੁਛ ਵੀ ਹੋਣ ਦਿੰਦਾ

ਉਹਤੋਂ ਬਗੈਰ ਭੈਣ ਜੀ ਕੋਈ ਪੱਤਾ ਨੀ ਝੁਲਦਾ

ਯਸ਼ੁ ਕਰੇ

ਤੰਦਰੁਸਤੀ ਦੇ ਸਾਨੂ ਬੋਲੋ ਯਾ ਕਰੋ ਤੇ ਉਦੇ ਕੋਲੋਂ ਤੰਦਰੁਸਤੀ ਮੰਗੋ ਉਹ ਦਿੰਦਾ ਆ ਉਹ ਕਹਿੰਦਾ ਆਓ ਮੇਰੇ ਬੱਚਿਓ ਮੈਂ ਤੁਹਾਨੂੰ ਫਾਇਦਾ ਦਿੰਦਾ ਕਹਿੰਦਾ ਮੈਂ ਤਾਂ ਮੇਰੇ ਕੋਲ ਦੁਖੀ ਆਉਂਦੇ ਆ ਤੇ ਮੈਂ ਸੁਖੀ ਕਰ ਕੇ ਭੇਜਦਾ ਆ

ਹਾਂ ਉਹ ਓਹਨਾ ਦੀ ਬਾਣੀ ਸੁਣਾਓ ਜੀ ਜ਼ਰਾ ਕੁ ਭੈਣਜੀ

ਹਾਂ ਆਉਂਦੀ ਆ

ਓਹਨਾ ਦੀ ਬਾਣੀ ਦਾ ਏ ਮਤਲਬ ਆ, ਇਕ ਹੈਨਾ ਇਕ ਜਨਾਨੀ ਕੋਲ ਉਹ ਨੀ ਸੀਗਾ, ਸਾਰਿਆਂ ਨੇ ਪੈਸੇ ਚੰਗੇ ਚੰਗੇ ਪਾਏ, ਕਿਸੇ ਨੇ ਸੋਨਾ ਚੜ੍ਹਾਇਆ

ਕਿਸੇ ਨੇ ਲਭਾਣ ਚੜ੍ਹਾਇਆ, ਕਿਸੇ ਮੇਰੇ ਵਰਗੀ ਇਕ ਜਨਾਨੀ ਸੀ, ਓਹਦੇ ਕੋਲ ਪੈਸੇ ਹੈਨੀ ਸੀ

ਓਹਨੇ ਓਹੀ ਚੜਾਤਾ ਤੇ ਪ੍ਰਭੂ ਨੇ ਕਿਹਾ ਹੂੰ, ਗਰੀਬਣੀ ਸੀ ਉਹ ਕਹਿੰਦਾ

ਪ੍ਰਭੂ ਕਹਿੰਦਾ ਸਾਰਿਆਂ ਨੇ ਨੀ ਕੁਛ ਚੜ੍ਹਾਇਆ, ਓਹਨਾ ਨੂੰ ਕਹਿੰਦਾ ਇਹਦਾ ਜ਼ਿਆਦਾ ਆਇਆ

ਤੇ ਇੱਦਾਂ ਡਰਦੇ ਸੀਗੇ ਪ੍ਰਭੂ ਜੀ, ਤੇ ਜਾਂਦੇ ਸੀਗੇ ਤੇ ਨਾਲ ਭੀੜ ਬੜੀ ਲਗੀ ਸੀ

ਤੇ ਇਕ ਜਨਾਨੀ ਨੂੰ ਪੈੜੀ ਦੀ ਕਸਰ ਸੀਗੀ

ਓਹਨਾ ਪ੍ਰਭੂ ਮੇਨੂੰ ਠੀਕ ਕਰ, ਪ੍ਰਭੂ ਮੇਨੂੰ ਠੀਕ ਕਰ, ਓਹਨੇ ਜਾ ਕੇ ਨਾ ਹਮ ਓਹਦਾ ਪੱਲਾ ਛੂਹਿਆ

ਪ੍ਰਭੂ ਨੇ ਕਿਹਾ, ਉਹ ਕਹਿੰਦੀ, ਕਹਿੰਦਾ, ਪ੍ਰਭੂ ਕਿ ਹੋਇਆ, ਉਹ ਖੜਾ ਹੋ ਗਿਆ ਪ੍ਰਭੂ ਤੁਰਦਾ ਤੁਰਦਾ

ਕਹਿੰਦਾ ਪ੍ਰਭੂ ਮੇਰੇ ਕਪੜੇ ਕਿਸੇ ਨੇ, ਓਹਨੇ ਨਾ ਆ ਕੇ ਓਹਦੇ ਪੈਰ ਬਾਲਾਂ ਨਾਲ ਸਾਫ ਕੀਤੇ ਤੇ ਰੋਂ, ਰੋਈ ਓਹੋ ਤੇ ਓਹਦੇ ਹੰਜੂ ਡਿੱਗੇ ਓਹਦੇ ਪੈਰਾਂ ਉੱਤੇ, ਪ੍ਰਭੂ ਦੇ

ਤੇ ਓਹਨੇ ਓਹਦੇ ਪੈਰ ਸਾਫ ਕੀਤੇ ਆਪਣੇ ਬਾਲਾਂ ਨਾਲ

ਆਹੋ ਗਏ ਸੀ

ਵੈਨੀ ਹੋਣੀ ਵੀ ਗਏ, ਓਧਰੋਂ ਸਾਰੇ ਗਏ

ਅਸੀਂ ਕਿਹਾ ਜਿਹੜੀ ਲੜ੍ਹਦੀ ਸੀ ਉਹ ਵੀ ਗਈ ਵੱਡੀ ਕੁੜੀ ਸਾਡੇ ਭਰਾ ਦੀ,

ਉਹ ਵੀ ਗਈ ਉਹ ਵੀ ਰੋਂਦੀ ਸੀ ਉੱਥੇ, ਬੜਾ ਦੁਖੀ ਹੈ ਉਹ, ਭੈਣਜੀ ਚਲੋ ਉਹ ਤੇ ਆਪਣੇ ਆਪਣੇ ਦਿਮਾਗ ਦੀ ਗੱਲ ਹੁੰਦੀ, ਜੇ ਉਹ ਸੋਚੇ ਤੇ ਇਹਦਾ ਵਚਨ ਸੀ ਜਿਹੜਾ ਅੱਜ ਓਹਦੇ ਤੇ ਹੀ ਸੀ ਬੜਾ ਵਚਨ ਓਹਦੇ ਤੇ ਓਹਨੇ, ਪਾਦਰੀ ਸਾਹਿਬ ਨੇ ਕੀਤਾ ਪਰ ਰੋਣ ਆਉਂਦਾ ਸੀ ਓਸਦੇ, ਪਰ ਜਿਹੜਾ ਮੇਰੇ ਤੇ ਚੀਜ਼ ਸੀ ਨਾ ਕੋਈ, ਉਹ ਮੇਨੂੰ ਸੁਣਨ ਨੀ ਸੀ ਦਿੰਦੀ ਸੀ

ਹੂੰ ਮੈਂ ਤੈਨੂੰ ਜਗਾ ਤਾਂ ਦਿੰਦੀ ਸੀ ਤੇਰੇ ਕੋਲ ਤਾਂ ਬੈਠੀ ਸੀ ਰਿੰਕੀ ਦੀ ਗੱਲ ਸੁਣਾਓ, ਆਪਣੇ ਘਰਆਲੇ ਦੀ, ਬਈ ਕਿੱਦਾਂ ਓਹਦਾ ਰੋਟੀ ਪਾਣੀ ਦਾ ਸਰਦਾ ਜਾਂ ਓਹਦੇ ਕੰਮ ਦਾ ਜਾਂਦਾ ਬੇਚਾਰਾ ਸਵੇਰੇ ਤੜਕੇ ਉੱਠ ਕੇ

ਪਤਾ ਨੀ, ਕੁੜੀ ਵੀ ਘਰ ਹੈਨੀ ਮੈਂ ਵੀ ਏਧਰ ਆਈ ਆ

ਤੇ ਦੇਖੋ ਆਪੇ ਉਹ ਪ੍ਰਭੂ ਨੇ ਕੋਈ ਮਸਲਾ ਹੱਲ ਕਰੂਗਾ ਹੀ ਓਹਦਾ

ਉਹ ਹੀ ਆਖਦੇ ਆ ਤੇ ਉਹ ਤੁਹਾਡੀ ਤੁਹਾਡੀ ਜਿਹੜੀ ਕੁੜੀ ਆ, ਉਹ ਚਲ ਗਈ ਓਹਨੂੰ ਛੱਡ ਕੇ?

ਅੱਛਾ ਉਹ ਵੱਡੀ ਕੁੜੀ ਕੋਲ ਗਈ ਆ?

ਤੇ ਹੋਰ

ਬਿੰਦੂ ਦਾ, ਬਿੰਦੂ ਨੂੰ ਫੋਨ ਕੀਤਾ ਸੀ ਤੁਸੀਂ? ਮੈਂ ਤਾਂ ਨੀ ਕੀਤਾ ਦੀਦੀ

ਸਵੇਰ ਨੂੰ ਕਰਾਂਗੇ, ਪੁੱਛਾਂਗੇ ਕੀ ਹਾਲ ਚਾਲ ਐ ਓਹਦਾ

ਹੂੰ

ਮਾਤਾ ਤੁਹਾਡੀ ਦੁਖੀ ਬਹੁਤ ਹੋਈ ਆ ਜੋ ਤੁਸੀਂ ਬੋਲੇ ਆ ਓਹਦੇ ਨਾਲ ਕੋਈ ਨੀ ਕਰ ਲੂੰਗੀ ਮੈਂ

ਐਦਾ ਚਾਹੀਦੀ ਨੀ, ਭੈਣਜੀ ਚਲ ਕੋਈ ਨੀ ਐਦਾਂ ਨੀ ਚਾਹੀਦਾ ਚਲ ਚੰਗਾ ਭੈਣ ਠਹਿਰ ਕੇ

ਹਮ ਹੈਲੋ

ਹੈਂ ਕਟਦੀ ਪਈ ਏ ਆਵਾਜ਼ ਕੀ ਕਹਿ ਰਹੀ? ਮੈ ਕਿਹਾ ਇਹ ਮੇਰਾ ਈ ਨੰਬਰ ਤਾ ਹੇਗਾ ਵਾ। ਤੇ ਤੇਰਾ ਨੰਬਰ ਆ ਤੇ ਹੈ ਈ ਨੀ ਮੇਰੇ ਕੋਲ। ਨਹੀਂ ਓਹੀ ਮੇਰਾ ਕੋਈ ਵਾਲਾ ਵੇ ਕੰਮ ਕਰਨ ਵਾਲਾ। ਟੋਹ ਕਰਦੀ ਏ?

ਓਕੇ ਬਚੇ ਗਏ ਸਕੂਲ

ਹਮ ਹਮ ਹਮ ਠੀਕ ਏ ਚਲੋ ਸ਼ੁਰੂ ਕਰਤਾ ਕੰਮ ਹਾਂ ਬਸ ਕਰੀ ਹਾਂ ਕਰਤਾ ਉਹ ਮੀਟਿੰਗ ਸੁਬਹ ਕੇ ਗਿਆਰਾਂ ਬਜੇ ਮੀਟਿੰਗ ਹੋਏਗੀ। ਪਰ ਹਲੇ ਤਕ ਤਾ ਕੋਈ ਲਿੰਕ ਆਇਆ ਨੀ ਹੇਗਾ ਫਿਰ ਮੈ ਕਿਹਾ ਚਲ ਗੱਲ ਕਰਲੀਏ।

ਹਮ ਸ਼ੁਰੂ ਕਰੋ ਜਲਦੀ ਜਲਦੀ ਗੱਲ ਹਾਂ ਸ਼ੁਰੂ ਕਰੋ ਬੱਚਿਆਂ ਦੇ ਸਕੂਲ ਦਾ ਟੌਪਿਕ ਪੜ੍ਹਾਈ ਦਾ ਟੌਪਿਕ ਹਾਂ

ਹਾਂ ਵੋਈ ਦੀਸ਼ੁ ਦੀਆ ਕਿਤਾਬਾਂ ਹੁਣ ਮਿਲਣੀਆਂ ਕਹਿੰਦੇ ਸੀ ਗੇ ਦੋ ਤਿੰਨ ਕਿਤਾਬਾਂ ਰਹਿ ਗਈਆਂ ਵੇ ਬਾਕੀ ਬਾਕੀਆ ਹੋ ਗਈਆਂ ਵੇ ਹੁਣ ਜਿਹੜੀਆਂ ਰਹਿ ਗਈਆਂ ਕਹਿੰਦੇ ਸੀ ਗੇ ਕੀ ਦੋ ਤਿੰਨ ਦਿਨ ਬਾਅਦ ਉਹ ਬੁੱਕਸੈੱਟ ਸਾਰਾ ਖੋਲਣਗੇ। ਤੇ ਫਿਰ ਦੇਣਗੇ ਗੁੰਨੂੰ ਹੋਣਾ ਦੀਆ ਮਿਲਗੀਆ? ਹਾਂ ਗੁਨੂੰ ਦੀਆ ਵੀ ਸੈਕੰਡ ਹੈਂਡ ਮਿਲੀਆਂ ਵੇ ਤੇ ਛੋਟੀ ਦੀਆ ਵੀ ਦੋ ਦੋ ਤਿੰਨ ਤਿੰਨ ਦੋਨਾਂ ਦੀਆ ਰਹਿ ਗਈਆਂ। ਉਹ ਫਿਰ ਜਿਹੜੀਆਂ ਰਹਿ ਗਈਆਂ ਉਹ ਸਕੂਲੋ ਮਿਲ ਜਾਨ ਗਈਆਂ ਖੋਲਣਗੇ ਸੈੱਟ ਕਿਤਾਬਾਂ ਦਾ ਓਦੋ ਦੇ ਦੇਣਗੇ। ਫੀ ਫੀਸ ਵਧਾਈ ਏ ਨਵੀ ਕਲਾਸ ਚ

ਹਾਂ ਸੌ ਸੌ ਰੁਪਏ ਦੋਨੋ ਸਾਰੇ ਤਿੰਨਾਂ ਦਾ ਵਧਾਇਆ ਵੇ, ਸਾਰੇ ਦਾ ਸਾਰੇ ਬੱਚਿਆਂ ਦਾ ਸੌ ਸੌ ਰੁਪਏ ਵਧਾਇਆ ਏ ਨਹੀਂ ਨਹੀਂ ਸੌ ਸੌ ਰੁਪਏ ਸਾਰੇ ਬੱਚਿਆਂ ਦਾ ਵਧਾਇਆ ਵੇ, ਨਹੀਂ ਨਹੀਂ ਏਦਾਂ ਨਹੀਂ ਹੇਗਾ ਬਾਕੀ ਜਿਹੜੀ ਨਵੀ ਏਡਮਿਸ਼ਨ ਏ ਓਂਦੇ ਤਾ ਫਿਰ ਪੰਜ ਹਜ਼ਾਰ ਤੋਂ ਸਿੱਧਾ ਛੇ ਹਜ਼ਾਰ ਕਰਤਾ ਤੇ ਬਾਕੀ ਜਿਹੜੇ ਪੁਰਾਣੀ ਏਡਮਿਸ਼ਨ ਆ ਕੰਪਿਊਟਰ ਸਿਖਾਉਂਦੇ ਇਹਨਾਂ ਦੇ ਸਕੂਲ ਚ? ਹਾਂ ਹਾਂ ਕੰਪਿਊਟਰ ਸਿਖਾਉਂਦੇ ਆ ਲਾਇਬ੍ਰੇਰੀ ਵੀ ਹੇਗੀ ਏ। ਡਾਂਸ ਕਰਦੇ ਪਏ ਆ ਹੁਣ

ਹਮ ਡਾਂਸ ਦਾ ਹੇਗਾ ਵੇ ਤੇ ਸਾਰਿਆਂ ਤਿੰਨਾਂ ਤੋਂ ਮਤਲਬ ਸਾਰੇ ਬੱਚਿਆਂ ਤੋਂ ਪੰਜ ਪੰਜ ਸੌ ਰੁਪਇਆ ਲੈਣਗੇ ਆਹੋ ਅਪ੍ਰੈਲ ਵਿਚ ਈ ਹੇਗਾ ਵੇ ਉਨ੍ਹੀ ਅਪ੍ਰੈਲ ਨੂੰ ਕਹਿੰਦੇ ਸੀ ਗੇ ਤੇ ਬਸ ਆ ਦੀਸ਼ੁ ਆ ਬਣੀ ਵੇ ਕਾਨ੍ਹਾ ਜੀ ਦੀ ਕੋਈ ਸੁਕਨਿਆ ਹੇਗੀ ਏ ਕੋਈ। ਉਹ ਬਣੀ ਏ ਛੋਟੀ ਵੀ ਕੁਝ ਬਣੀ ਏ ਛੋਟੀ ਸਾੜੀ ਪਾਊਗੀ ਤੇ ਦੀਸ਼ੁ ਦੀ ਡਰੈੱਸ ਹਲੇ ਦਿਤੀ ਨਹੀਂ ਹੇਗੀ।